ਇਸ ਵਿੱਚ ਬਹੁਤ ਵਧੀਆ ਪੂਜਾ ਹੋ ਰਹੀ ਦਿਖ ਰਹੀ ਹੈ।

ਏਹ ਇੱਕ ਪਿਕਚਰ ਬਨੀ ਪਿਕਚਰ ਦੇ ਵਿੱਚ ਅੱਸੀ ਬੋਹਤ--

ਇਸ ਪਿੱਚਰ ਦੇ ਵਿੱਚ ਅਸੀਂ ਵਧੀਆ ਅਤੇ ਸ਼ਾਨਦਾਰ ਵਿਊ ਦੇਖ ਰਹੇ ਹਾਂ।

ਜਿਸ ਵਿੱਚ ਬਹੁਤ ਵਧੀਆ ਅਤੇ ਸ਼ਾਨਦਾਰ ਜਿਹਾ ਏਰੀਆ ਬਣਿਆ ਹੋਇਆ--

ਇਹ ਇੱਕ ਬਹੁਤ ਖੂਬਸੂਰਤ ਜਿਹੀ ਪਿੱਚਰ ਬਣੀ ਹੋਈ ਹੈ।

ਏਸ ਪਿਕਚਰ ਵਿੱਚ ਅੱਸੀਂ ਬੋਹੁਤ ਵਧੀਆ ਏਰੀਆ ਬਨਿਆ ਹੋਏ ਆ--

ਜੋ ਕਿ ਬਹੁਤ ਵੱਡੇ ਵੱਡੇ ਦਰਖਤ ਅਤੇ ਖਾਲੀ ਜਿਹਾ ਏਰੀਆ ਬਣਿਆ ਹੋਇਆ ਹੈ।

ਇਹ ਗ੍ਰੀਨ ਗ੍ਰੀਨ ਵੱਡੇ ਵੱਡੇ ਦਰਖਤ ਲੱਗੇ ਹੋਏ ਹੈ।

ਜਿਸ ਏਰੀਏ ਵਿੱਚ ਅਸੀਂ ਬਹੁਤ ਵਧੀਆ ਅਤੇ ਸ਼ਾਨਦਾਰ ਜਿਹਾ ਵਿਊ ਦੇਖ ਰਹੇ ਹਾਂ।

ਇਹ ਬਹੁਤ ਸ਼ਾਨਦਾਰ ਝੀਲ ਏਰੀਆ ਅਤੇ ਸਮੁੰਦਰ ਜੇਹਾ ਬਣਿਆ ਹੋਇਆ ਹੈ।

ਇਸ ਵਿੱਚ ਅਸੀਂ ਇੱਕ ਬਹੁਤ ਵਧੀਆ ਕਲਾਸ ਰੂਮ ਦੇਖ ਰਹੇ ਹਾਂ।

ਇਹ ਬਹੁਤ ਖੂਬਸੂਰਤ ਜਿਹਾ ਏਰੀਆ ਬਣਿਆ ਹੋਇਆ ਹੈ।

ਇਹ ਬਹੁਤ ਵਧੀਆ ਜਿਹੀ ਏਰੀਆ ਅਤੇ ਵਧੀਆ ਪਲੇਸ ਬਣੇ ਹੋਏ ਦਿੱਖ ਰਹੀ ਹੈ।

ਜੋ ਦੁਕਾਨਾਂ ਬੋਹੁਤ ਸੁੰਦਰ ਨਜ਼ਰ ਆ ਰਹੀਆ ਹੈਂ।

ਇਹ ਇੱਕ ਬਹੁਤ ਵਧੀਆ ਜਿਹਾ ਏਰੀਆ ਬਣਿਆ ਹੋਇਆ ਹੈ।

ਇਹ ਬਹੁਤ ਖੂਬਸੂਰਤ ਜਿਹਾ ਇਲਾਕਾ ਬਣਿਆ ਹੋਇਆ ਹੈ।

ਇਹ ਬਹੁਤ ਸੋਹਣਾ ਏਰੀਆ ਬਣਿਆ ਹੋਇਆ ਦਿਖ ਰਹਾ ਹੈ।

ਇੱਸ ਵਿੱਚ ਬਹੁਤ ਸਾਰੇ ਦ੍ਰਖਤ ਦਿੱਖ ਰਹੇ ਹੈਂ।

ਏਸ ਵਿੱਚ ਅਸੀ ਬਹੁਤ ਸੁੰਦਰ ਅਤੇ ਵਧੀਆ ਜਿਹਾ ਏਰੀਆ --